ਜ਼ਿਆਦੀਆਂ ਵੱਡੀਆਂ ਸੀ ਜਿਹਨਾਂ ਕਰਕੇ ਬਹੁਤ ਜ਼ਿਆਦੇ ਜ਼ਿੰਦਗੀ ਨੇ ਬੜੀ ਹਲਕੀ ਉਮਰ ਚ ਮੈਂ setbacks ਦੇਖੇ ਸੋ ਮੈਂ ਤੁਹਾਨੂੰ ਆਪਣਾ ਪੁਰਾਣਾ ਦੱਸਦਾਂ ਹੈ ਮੈਂ ਪਿੰਡ ਤੋਂ ਮੇਰਾ ਪਿਛੋਕੜ belong ਕਰਦਾ ਹੈ। ਮੇਰੇ ਦਾਦਾ ਜੀ agriculture ਚ ਸੀ ਤੇ ਉਸ ਸਮੇਂ ਚ ਮੈਂ ਇੱਕ ਬੜਾ reserved kid ਹਾਂ ਸ਼ੁਰੂ ਤੋਂ i was a very very reserved kid ਮੈਂ introvert ਹਾਂ ਪਰ ਮਨ ਚ ਇਹ ਖੁਹਾਇਸ਼ ਹੁੰਦੀ ਸੀ ਛੋਟੇ ਹੁੰਦਿਆਂ ਤੋਂ ਹੀ ਕਿ ਮੇਰੀ ਜਿਹੜੀ introvertedness ਆ ਆਹ ਇੱਕ hurdle ਆ, ਮੇਰੀ ਇੱਕ ਰੁਕਾਵਟ ਹੈ ਜ਼ਿੰਦਗੀ ਦੀ ਮੈਂ ਜਿੱਥੇ ਜਾਂਦਾ ਹਾਂ ਮਨ ਹਮੇਸ਼ਾ ਇੱਕ ਸੋਚ ਹੁੰਦੀ ਸੀ ਯਾਰ ਮੇਰੇ ਤੇ spotlight ਹੋਣੀ ਚਾਹੀਦੀ ਆ i should be ਮੈਂ ਜਾਣਿਆ ਜਾਣਾ ਚਾਹੀਦਾ ਆਂ, ਇੱਕ ਦਿਮਾਗ ਚ ਹਮੇਸ਼ਾ ਇੱਕ ਗੱਲ ਰਹਿੰਦੀ ਸੀ ਮੈਨੂੰ ਅੱਜ ਯਾਦ ਹੈ ਮੈਂ around ਗਿਆਰਾਂ ਕੁ ਬਾਰਾਂ ਸਾਲਾਂ ਦਾ ਹੋਵਾਂਗਾ ਜਦੋਂ ਕਦੇ ਵੀ ਕਿਸੇ ਵੀਰ ਭਰਾ ਦੇ ਵਿਆਹ ਤੇ ਜਾਣਾ ਤੇ ਮੈਂ ਆਪਣੇ ਮੰਮਾ ਨੂੰ ਕਹਿਨਾ, ਹਾਂ ਵੀ ਮੰਮਾ ਮੈਂ ਆਇਆਂ ਆਂ ਤੇੇ ਕਿਸੇ ਨੂੰ ਪਤਾ ਨੀ ਆ, ਬਚਪਨਾ ਸੀ ਕੋਈ ਜਾਣਦਾ ਨੀ ਸੀ, ਸ਼ੁਰੂ ਤੋਂ ਇੱਕ ਖੁਹਾਇਸ਼ ਸੀ ਵੀ ਆਪਣਾ ਨਾਮ ਬਣਾਉਣਾ ਆਂ ਮੇਰੀ ਆਪਣੀ ਇਸ ਇਸ ਸਰੀਰ ਇਸ ਦਿਮਾਗ ਇਸ ਚਿਹਰੇ ਦੀ ਪਛਾਣ ਬਣਨੀ ਚਾਹੀਦੀ ਆ, ਸ਼ਾਇਦ ਮੈਂ ਕੁਛ ਵੱਧ ਮੰਗ ਲਿਆ ਸੀ ਜਿਹਦੇ ਕਰਕੇ ਰੁਕਾਵਟਾਂ ਦੇ ਪਹਾੜ ਬੜੇ ਸੀ but ਸ਼ਾਇਦ ਪ੍ਰਮਾਤਮਾ ਦਾ ਇੱਕ ਹੱਥ ਸੀ, ਜਿਹਦੇ ਕਰਕੇ ਅੱਜ ਜਿਸ ਮੁਕਾਮ ਤੇ ਉਹਨੇ ਪਹੁੰਚਾਇਆ ਸ਼ਾਇਦ ਉਹਦੇ ਬਾਰੇ ਮੈਂ ਖੁਹਾਇਸ਼ ਚ ਵੀ ਨੀ ਸੋਚਿਆ ਹੋਏਗਾ। Schooling time ਤੇ ਮੈਂ ਅੰਮ੍ਰਿਤਸਰ ਤੋਂ belong ਕਰਦਾ ਹਾਂ ਤੇ ਮੈਂ topper ਹਾਂ ਕਿਉਂਕਿ ਜਿਹੜਾ ਬੰਦਾ ਸ਼ਾਇਦ ਵੀਰ ਭਰਾ ਆਹ ਚੀਜ਼ ਨੂੰ ਸਮਝ ਪਾਉਣਗੇ ਕਿ ਜਿਹੜਾ ਆਪਣਾ introvert ਹੁੰਦਾ ਹੈ ਨਾ ਉਹ ਕਹਿੰਦਾ ਹੈ ਯਾਰ ਇੱਕ ਪਾਸਾ ਤਾਂ ਮੇਰਾ ਢਿੱਲਾ ਹੈਗਾ ਹੀ ਯਾਰ ਮਿੱਤਰ ਤੇ ਕੀ ਬਣਨੇ ਆਂ, ਪਰ ਕਿਸੇ angle ਤੋਂ ਆਪਾਂ ਕਿਤੇ ਨਾ ਕਿਤੇ ਤੇ ਇਹ ਚਮਕ ਜਾਈਏ ਜਵਾਨੀ ਜਿੰਨੀ ਵੀ ਮੇਰਾ ਬਚਪਨ ਸੀ ਸਾਰਾ ਮੈਂ ਪੜ੍ਹਾਈ ਚ ਗੁਜ਼ਾਰਿਆ ਬਹੁਤ ਜ਼ਿਆਦਾ ਪੜ੍ਹਾਕੂ ਮੰਨਿਆ ਜਾਂਦਾ ਹਾਂ, ਬੋਲਦਾ ਮੈਂ ਬਿਲਕੁਲ ਵੀ ਨੀ ਸਾਂ ਜਿਵੇਂ ਅੱਜ ਤੁਹਾਡੇ ਸਾਰਿਆਂ ਅੱਗੇ ਰੁਬਰੂ ਹੋਣ ਡਿਆਂ ਆਂ ਸ਼ਾਇਦ ਮੈਂ ਬਚਪਨ ਵੀ ਮੈਨੂੰ ਵਹਿੰਦੇ ਤੇ ਇੱਕ ਚੁੱਪ ਚਾਪ ਰਹਿਣ ਵਾਲਾ ਬਿਨਾਂ ਬੋਲਣ ਵਾਲਾ ਇੱਕ ਸਰਦਾਰ ਮੁੰਡਾ ਤੇ but topper ਰਿਹਾਂ ਹੈ ਕਿ ਮੈਂ ਆਪਣਾ ਸੀ ਵੀ ਕਿਸੇ ਨਾ ਕਿਸੇ ਪਾਸੇ ਮੈਂ shine ਕਰਾਂ ਉਸ ਉਮੀਦ ਚ ਵੀ ਮੈਨੂੰ ਪਰ ਪੜ੍ਹਾਈ ਹਾਲਾਂਕਿ ਮੇਰੀ ਬੜੀ ਵਧੀਆ ਸੀ ਪਰ ਮਨ ਸੀ ਕਿ ਯਾਰ ਮੇਰੀ ਪਹਿਚਾਣ ਤੇ ਫਿਰ ਵੀ ਨੀ ਬਣਨਡੀ ਹੁਣ ਆਮ ਬੰਦਾ ਕਹੇਗਾ ਕਿ ਯਾਰ ਇਸ ਉਮਰ ਚ ਕਾਹਦੀ ਪਹਿਚਾਣ ਬਣਾਉਣੀ ਆਂ ਤੂੰ ਪੜ੍ਹਾਈ ਕਰ, ਪਰ ਪਤਾ ਨੀ ਕਿਹੜਾ ਇੱਕ ਮਨ ਦਾ ਕੀੜਾ ਰਿਹਾ।

ਪਹਿਲਾ hurdle ਮੇਰੇ ਸਾਹਮਣੇ ਆਇਆ ਛੱਡਣੀ ਵੀ ਆਪਣੇ ਮਨਭਵ ਦੇ ਨਾਲ, ਆਪਣੇ ਮੁਕੱਦਮ ਦੇ ਨਾਲ ਛੱਡੀ ਕਿਸੇ ਦੇ ਕਹਿਣ ਤੇ ਨੀ ਖੁੱਦ ਛੱਡ ਦਿੱਤੀ, ਕਿਉਂ ਛੱਡ ਦਿੱਤੀ ਮੈਨੂੰ ਸੀ ਕਿ ਵਾਪਾਰ ਸ਼ੁਰੂ ਕਰਨਾ ਹੈ। ਮੇਰੀ family ਦਾ ਆਪਣਾ ਕਾਰੋਬਾਰ ਸੀ but ਮੇਰਾ ਪਹਿਚਾਣ ਬਣਾਉਣ ਲਈ ਆਪਣੀ ਮੈਂ ਕਿਹਾ ਵਾਪਾਰ ਸ਼ੁਰੂ ਕਰਨਾ ਹੈ ਸੋ ਮੈਂ ਤੁਹਾਡੇ ਨਾਲ ਗੱਲ ਕਰਦਾਂ ਪਿਆਂ ਹਾਂ ਜਦੋਂ ਮੈਂ ਉੱਨੀ ਅਠਾਰਾਂ ਉੱਨੀ ਸਾਲ ਦਾ ਹੋਵਾਂਗਾ ਉਦੋਂ। ਉਸ ਸਮੇਂ ਚ ਫਿਰ ਮੈਂ ਦਸਵੀਂ ਚੋਂ request ਮਿੰਨਤੀਆਂ ਕਰ ਕਰਾ ਕੇ ਆਪਣੇ ਪ੍ਰਿੰਸੀਪਲ ਕੋਲੋਂ ਅੰਮ੍ਰਿਤਸਰ ਚ ਚ ਮੈਂ ਆਪਣੇ ਪ੍ਰਿੰਸੀਪਲ ਕੋਲੋਂ ਛੁੱਟੀ ਲਿੱਤੀ ਕਿ ਯਾਰ ਮੈਨੂੰ ਤੁਸੀਂ ਦੋ ਸਾਲ ਮੈਨੂੰ exempt ਕਰ ਦਓ ਕਿ ਮੈਂ ਕੁਛ ਕੰਮ ਕਰਨਾ ਚਾਹੁਨਾ ਆਂ ਉਦੋਂ ਨਵਾਂ ਨਵਾਂ ਆਪਣੇ ਇੱਥੇ E commerce ਆਇਆ ਸੀ ਤੇ ਨਵਾਂ ਨਵਾਂ ਫੇਸਬੁਕ ਦਾ ਦੌਰ ਚੱਲਿਆ ਸੀ ਮੈਂ ਕਿਹਾ ਵੀ ਯਾਰ ਇਹਦੇ ਵਰਗੀ ਇੱਕ ਸ ਅਹ website ਆਪਾਂ ਤਿਆਰ ਕਰਨੀ ਹੈ। ਪੜ੍ਹਾਈ ਪੜੂਈ ਤੇ Math, Physics ਪਿੱਛੇ ਰਹਿ ਗਿਆ ਜੋ ਹੱਥ ਪੱਲਾ ਮੇਰੇ ਕੋਲ ਬਣਿਆ ਨਵਾਂ ਨਵਾਂ internet ਸੀ ਤੇ ਸਾਰੀਆਂ ਕਿਤਾਬਾਂ ਮੰਗਾ ਕੇ ਖੁੱਦ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ, ਆਪਣੇ ਆਪ ਨੂੰ coding ਸਿਖਾਈ ਇੱਕ ਅੰਮ੍ਰਿਤਸਰ ਚ ਇੱਕ ਅੰਮ੍ਰਿਤਸਰ ਇੱਕ tier three city ਵਾਲੀ ਆਪਣਾ ਹਿਸਾਬ ਆ, ਖੁੁੱਦ ਨੂੰ educate ਕੀਤਾ educate ਕਰਵਾਇਆ ਸਾਰੀ ਚੀਜ਼ ਨੂੰ ਸਮਝਿਆ ਦੋ ਸਾਲ ਦੀ ਮੁਸ਼ਕਤ ਲਾਈ ਰਾਤੀ ਮੈਂ

ਦੋ ਸਾਲ ਮਿਹਨਤ ਵੀ ਕੀਤੀ ਤਾਨੇ ਵੀ ਸੁਣ ਲਏ, ਸਭ ਕੁਛ ਕਰਨ ਦੇ ਬਾਵਜੂਦ ਜਦੋਂ ਫਿਰ ਮੈਂ launch ਕੀਤਾ fail ਹੋ ਗਿਆ imagine ਕਰ ਲਓ ਇੱਕ ਆ ਵੀਹ ਕੁ ਸਾਲ ਦੇ ਮੁੰਡੇ ਦੀ ਮਨੋਦਸ਼ਾ ਕੀ ਰਹੀ ਹੋਏਗੀ ਜਿਹਨੇ ਆਪਣੀ ਪੜ੍ਹਾਈ ਛੱਡ ਦਿੱਤੀ ਖੁੱਦ ਦੋ ਸਾਲ ਤਾਨੇ ਮਿਹਣੇ ਵੀ ਸੁਣ ਲਏ ਤੇੇ ਜੋ ਉਹਨੇ ਅਖੀਰ ਤੇ ਬਣਾਇਆ ਉਹਦੇ ਵਿੱਚ ਉਹ fail ਹੋ ਗਿਆ ਉਹ ਜ਼ਿੰਦਗੀ ਦਾ ਇੱਕ ਬੜਾ ਵੱਡਾ ਧੱਕਾ ਲੱਗਾ ਜਿਹੜੇ ਮੇਰੇ ਨਾਲ ਪੜ੍ਹਦੇ ਸੀ ਮੁੰਡੇ ਜਿਹੜੇ ਮੇਰੇ ਤੋਂ ਕਿਸੇ ਵੇਲੇ ਪਿੱਛੇ ਹੁੰਦੇ ਸੀ, ਉਹਨਾਂ ਨੂੰ ਵੱਡੀਆਂ ਯੂਨੀਵਰਸਟੀਆਂ ਚ ਅਡਮਿਸ਼ਨਾਂ ਮਿਲ ਗਈਆਂ ਕੋਈ ਕੈਨੇਡਾ ਕੋਈ ਅਮ ਅਮੈਰਿਕਾ ਨਿਕਲ ਗਿਆ ਤੇ ਮੈਂ ਉਹੀ ਅੰਮ੍ਰਿਤਸਰ ਚ ਬੈਠਾ ਤੇ ਮੈਂ ਖੋਜਣ ਡਿਆਂ ਹਾਂ ਆਪਣੀ ਤਕਦੀਰ ਵੇਖਣ ਡਿਆਂ ਹਾਂ ਵੀ ਮੈਂ ਕੀ ਕਰਨਾ ਤੇ ਮੈਂ ਕੀ ਕਰ ਬੈਠਾ, ਆਪਣੇ ਆਪ ਨੂੰ ਸਵਾਲ ਕੀਤਾ ਆਪਣੀ ਦ੍ਰਿਸ਼ਟੀ ਨੂੰ ਸਵਾਲ ਕੀਤਾ ਆਪਣੀ ਸੋਚ ਨੂੰ ਵੀ ਸਵਾਲ ਕਰਕੇ ਬਹਿ ਗਿਆ ਸ਼ਾਇਦ ਮੈਂ ਗ਼ਲਤ ਹਾਂ ਇੱਕ ਸਾਲ ਦਾ back ਲੱਗੀ ਮੇਰੀ request ਕਰਾ ਕਰਾ ਕੇ ਮੇਰੀ ਵੱਡੀ sister architecture ਕਰਦੀ ਪਈ ਸੀ ਉਦੋਂ, ਪਤਾ ਤੇੇ ਲੱਗਣ ਨੀ ਸੀ ਡਿਆ ਵੀ ਮੈਂ ਕੀ ਕਰਨ ਲਈ ਬਣਿਆਂ ਆਂ ਮੈਂ ਕਿਹਾ ਵੀ ਚਲੋ ਜੇ ਇਸ ਪਾਸੇ ਨੀ ਆਂ ਤੇ let us try ਕਿ ਯਾਰ ਸ਼ਾਇਦ ਕਿਸੇ ਹੋਰ angle ਚ ਨਿਕਲ ਜਾਈਏ ਤੇ ਉਹਨਾਂ ਦੇ ਮਗਰ ਮਗਰ ਮੈਂ architecture ਦੀ study ਸ਼ੁੁਰੂ ਕਰ ਦਿੱਤੀ l ਮੈਨੂੂੰ ਗੁਰੂ ਨਾਨਕ ਦੇਵ university ਚ admission ਮਿਲ ਗਈ l ਮੈਂ first year ਚ ਗਿਆ ਤੇ again ਉਹੀ thought ਮਨ ਵਿੱਚ ਸੀ ਵੀ ਪਹਿਲ ਦੇ ਆਧਾਰ ਤੇ ਆਉਣਾ ਆਂ ਅਗਾਂਹ ਵੱਧਣਾ ਆਂ, ਦੋ ਸਾਲਾਂ ਦੇ ਵਿੱਚ ਵਿੱਚ ਮੈਂ topper of the batch ਬਣ ਗਿਆ ਹਾਲਾਂਕਿ architecture ਦਾ ਮੈਨੂੰ ਕੁਛ ਨੀ ਸੀ ਪਤਾ starting ਤੋਂ but Again ਪਿੱਛੇ ਰਹਿਣ ਦੀ ਆਦਤ ਨਹੀਂ ਸੀ ਪਾਈ ਸ਼ਾਇਦ ਕੋਈ ਮਨ ਚ ਕੋਈ ਤਿਨ ਤਿੰਨਕਾ ਰਹਿ ਗਿਆ ਸੀ ਧੱਕੇ ਤੋਂ ਬਾਅਦ ਵੀ ਕਿ ਨਹੀਂ ਯਾਰ ਨਿਕਲਣਾ ਹੈ ਅਗਾਂਹ ਉਹ ਜਦੋਂ ਫਿਰ Second year ਹੋਇਆ ਸਾਡੀ architecture ਦੀ ਪੜ੍ਹਾਈ ਤਕਰੀਬਨ ਪੰਜ ਸਾਲਾਂ ਦੀ ਪੜ੍ਹਾਈ ਗਿਣੀ ਜਾਂਦੀ ਆ ਜਦੋਂ second year ਹੋ ਗਿਆ ਫਿਰ ਆ ਗਈ ਗੱਲ third year ਦੀ ਫਿਰ ਪੰਗਾ ਲੈ ਲਿਆ ਵੀ ਕੰਮ ਖੋਲੀਏ, ਟਲਿਆ ਮੈਂ ਫਿਰ ਵੀ ਨੀ।

ਥੋੜ੍ਹੀ ਬਹੁਤ support ਲੈ ਕੇ office ਲਿੱਤਾ ਤੇ ਜਿਹੜੇ ਮੇਰੇ ਨਾਲ ਪੜ੍ਹਦੇ ਸੀ ਉਹਨਾਂ ਨੂੰ ਤਰਲੇ ਮਿੰਨਤੀਆਂ ਕਰਕੇ ਮੈਂ ਕਿਹਾ ਵੀ ਤੁਸੀਂ ਮੇਰਾ ਸਹਿਯੋਗ ਦਓ ਤੇ ਨਕਸ਼ਾ ਨੁਕਸ਼ੇ ਬਣਾਉੁਂਦੇ ਹਾਂ ਆਪਾਂ, ਕੋਸ਼ਿਸ਼ ਕਰਦੇ ਹਾਂ ਕੋਈ ਗਾਹਕ ਆਪਾਂ ਨੂੰ ਮਿਲੇ।

ਹਾਲਾਂਕਿ ਅੱਜ ਲੋਕੀ ਵੇਖਦੇ ਆ ਕਿ ਬੜਾ ਨਾਮ ਇਸ company ਨੇ ਬੜੇ ਛੋਟੇ ਸਮੇਂ ਚ ਬਣਾ ਲਿਆ ਪਰ ਜਦੋਂ ਮੈਂ ਸ਼ੁਰੂ ਕੀਤੀ ਸੀ ਜਿਹਨਾਂ ਮਜ਼ਾਕਾਂ ਚੋਂ ਜਿਹਨਾਂ ਟਿੱਚਰਾਂ ਚੋਂ ਜਿਹਨਾਂ ਧੱਕਿਆਂ ਚੋਂ ਲੰਘਿਆ ਆਂ ਅੱਜ ਤੁਹਾਨੂੰ ਦੱਸ ਰਿਹਾਂ ਹਾਂ third year ਚ ਕਿਸੇ ਲਈ ਵੀ ਯਕੀਨ ਕਰਨਾ ਬੜਾ ਔਖਾ ਸੀ ਕਿ ਇੱਕ ਮੈਨੂੰ ਦਾੜੀ ਵੀ ਪੂਰੀ ਨਹੀਂ ਸੀ ਆਈ ਤੇ ਕਹਿੰਦੇ ਯਾਰ ਆਹ ਤੇਰੇ ਤੇ ਅਸੀਂ ਕਿੱਥੋਂ ਵਿਸ਼ਵਾਸ ਕਰ ਲਈਏ। ਉਮਰ ਭਰ ਦੀ ਅਸੀਂ ਆਪਣੀ ਜਮਾਂ ਪੂੰਜੀ ਦੀ ਕੋਠੀ ਬਣਾਉਣੀ ਹੈ ਤੇ ਤੈਨੂੰ ਚਾਰ ਪੰਜ ਲੱਖ ਰੁਪਇਆ ਕਾਹਦਾ ਦੇ ਦੇਈਏ, ਮੁਫ਼ਤ ਕੰਮ ਕੀਤੇ ਇੱਕ ਸਮਾਂ ਆ ਗਿਆ ਤੇ ਮੇਰੇ ਚ ਇੱਕ ਅਣਖ ਸੀ ਕਿ ਮੈਂ ਕੋਈ ਵੀ financial help ਆਪਣੇ parents ਤੋਂ ਨਹੀਂ ਲੈਣੀ ਲਿੱਤੀ ਨੀ ਜਾਂਦੀ, ਸ਼ਾਇਦ ਉਹ ਗ਼ਲਤੀਆ ਹੋ ਸਕਦਾ ਹੈ but ਲੈ ਨੀ ਸਕਦਾ ਨਾ ਸਮਾਂ ਆ ਗਿਆ ਵੀ salaries ਦੇਣ ਲਈ ਵੀ ਮੇਰੇ ਕੋਲ finance ਨੀ ਸੀ ਕਿਉਂਕਿ client ਹੀ ਨੀ ਸੀ। ਯਕੀਨ ਕਿਹਨੇ ਕਰਨਾ ਇੱਕ ਪਾਸੇ ਮੈਂ ਪੜ੍ਹਨ ਡਿਆ ਹਾਂ ਕਈਆਂ ਨੇ ਝੂਠ ਸੱਚ ਬੋਲਿਆ ਵੀ ਮੈਂ ਪੜ੍ਹਾਈ ਕਰਕੇ ਆਇਆਂ ਜੇ ਵੋਹ ਬੜਾ ਕੁਛ ਦੱਸਿਆ ਕੋਸ਼ਿਸ਼ ਕੀਤੀ ਵੀ ਗਾਹਕ ਜੁੜਕ ਕੋਸ਼ਿਸ਼ ਕੀਤੀ ਕੰਮ ਕਰਨ ਤੇ ਲੋਕਾਂ ਨੂੰ ਉਹ ਵੀ ਪਤਾ ਸੀ ਜਿਹਨੂੰ ਕੰਮ ਦੀ ਲੋੜ ਆ। ਆਹ ਬਹੁਤ ਜ਼ੋਰ ਨਾਲ ਲੱਗਾ ਆ ਮੇਰਾ ਫ਼ਾਇਦਾ ਵੀ ਚੁੱਕਿਆ, ਚੁੱਕਿਆ ਜਾਂਦਾ ਹੈ ਇਹ ਦਸਤੂਰ ਹੈ ਸ਼ਾਇਦ ਜ਼ਿੰਦਗੀ ਦਾ struggle ਦੇ period ਤੋਂ ਬਾਅਦ ਚ third fourth year ਤੱਕ ਠੀਕ ਹੈ ਥੋੜ੍ਹਾ ਬਹੁਤਾ ਕੰਮ ਕੁੰਮ ਕੀਤਾ। ਕਿਸੇ ਤਰੀਕੇ ਨਾਲ ਇੱਕ ਛੋਟੀ ਜਿਹੀ team ਚਾਰ ਪੰਜ ਲੋਕਾਂ ਦੀ ਮੇਰੀ ਤਿਆਰ ਹੋ ਗਈ, ਥੋੜ੍ਹਾ-ਥੋੜ੍ਹਾ, ਥੋੜ੍ਹਾ-ਥੋੜ੍ਹਾ ਨਾਮ ਬਣਨ ਡਿਆ ਜ਼ਿੰਦਗੀ ਚ ਇੱਕ stability ਦਾ ਦੌਰ ਪੈਦਾ ਹੋ ਗਿਆ ਉਸ ਦੌਰ ਨੂੰ ਮੈਂ ਬੜਾ ਚੰਗਾ ਗਿਣਦਾ ਬੜਾ ਖ਼ੁਸ਼ਨਸ਼ੀਬ ਗਿਣਦਾਂ ਵੀ ਜਦੋਂ ਮੈਂ ਸ਼ਾਇਦ pass out ਹੋਇਆਂ fifth year ਤੋਂ ਬਾਅਦ ਚ ਆਹ ਤੁਹਾਨੂੰ ਮੈਂ ਦੋ ਹਜ਼ਾਰ ਵੀਹ ਦੀ ਗੱਲ ਦੱਸਣ ਡਿਆਂ ਵੀ ਮੈਂ pass out ਹੋਇਆਂ ਹਾਂ ਤਦ ਤੱਕ ਮੇਰੇ ਕੋਲ ਇੱਕ ਥੈਹ ਪੈਦਾ ਹੋ ਚੁੱਕੀ ਸੀ ਜਿਹੜੀ ਸ਼ਾਇਦ

ਮੇਰਾ ਦਫ਼ਤਰ ਆ ਤਿੰਨ ਸਕੇਅਰਫੁਟ ਦਾ ਦਫ਼ਤਰ ਸੀ bouncer ਆ ਗਏ ਨਾਲ ਕੁਛ ਚਾਰ ਪੰਜ ਗੁੰਡੇ ਵੜ ਆਏ, ਚਾਰ ਪੰਜ client ਨਾਲ ਵੜ ਆਇਆ ਤੇ ਡਰ ਗਿਆ ਸਹਿਮ ਗਿਆ ਵੀ ਯਾਰ ਕੀ ਹੋ ਗਿਆ, ਇੰਨਾ ਕੁਛ ਗ਼ਲਤ ਤੇ ਮੈਂ ਕੀਤਾ ਨੀ। ਦਬਾਅ ਪਾ ਦਿੱਤਾ ਸਾਰੇ ਦਫ਼ਤਰ ਤੇ ਮੇਰੇ ਦਬਾਅ ਪਾ ਦਿੱਤਾ ਮੇਰੇ ਦਫ਼ਤਰ ਚ ਜਿੰਨਾ staff ਸੀ ਉਹ ਵੀ ਦਹਿਕ ਗਿਆ, ਡਰ ਗਿਆ ਉਹ ਦਿਨ ਮੈਨੂੰ ਅੱਜ ਭੁੱਲਦਾ ਨੀ ਇੱਕ ਪਾਸੇ ਕਿਸੇ ਨੂੰ ਮੈਂ ਕਹਿਨਾ ਹੁਨਾ ਵੀ ਯਾਰ ਬੜਾ ਵੱਡਾ architect ਹਰ ਪਾਸੇ ਨਾਮ ਸੀ article ਚ ਆਉਂਦੇ ਹਾਂ news ਪੇਪਰਾਂ ਚ ਆਉਂਦੇ ਹਾਂ ਦੋ national award ਜਿੱਤ ਲਏ design ਦੇ ਵਿੱਚ ਪਰ ਕੁਛ ਇਹ ਜਿਹੇ ਗਾਹਕ ਜੁੜ ਗਏ ਜਿਹਨਾਂ ਨੇ ਬੜਾ mental stress ਮੈਨੂੰ ਦਿੱਤਾ। ਤੇ ਮੇਰੀ ਸ਼ੁਰੂ ਤੋਂ ਆਦਤ ਸੀ ਮੈਂ ਦੱਸਦਾ ਨੀ ਹਾਂ introvert ਆ ਨਾ ਦੱਸਦਾ ਦੱਸਣਾ ਤੇ ਹੈ ਹੀ ਨੀ, ਖੁਦ ਸਵਾਂਗੇ ਪਿੰਡੇ ਹਡਾਵਾਂਗੇ ਪਰ ਦੱਸਣਾ ਨੀ ਆਂ, ਖੁੱਦ ਹੰਡਾਇਆ ਜਿੰਨਾ ਕਮਾਇਆ ਸੀ ਡੇਢ ਸਾਲ ਦਾ ਸਾਰਾ ਦਾ ਸਾਰਾ ਨਿਕਲ ਗਿਆ ਦਿਨ struggle ਦਾ ਸੀ ਰਾਹ stressful ਸੀ ਜੀ ਹਜ਼ੂਰੀ ਕਰਨੀ ਪਈ, ਕੁਛ ਇਸ ਤਰ੍ਹਾਂ ਦੇ ਗਾਹਕ ਸੀ ਮੇਰੇ, ਜਿਹਨਾਂ ਨੂੰ ਪਤਾ ਸੀ ਬੰਦੇ ਗ਼ਲਤ ਨੀ ਸੀ, ਉਹ ਮੇਰੀ ਨਦਾਨੀ ਜਾਣਦੇ ਸੀ।

motorcycle ਪਾਜੀ ਯਾਰ ਸਾਡੇ ਤਰਤਾਲੀ ਹਜ਼ਾਰ ਦਾ। ਅੱਛਾ ਅੱਛਾ ਹਮ ਦੋ ਹਜ਼ਾਰ ਸਤਾਰਹ ਅਠਾਰਹ ਮਾਡਲ। ਹਾਂਜੀ ਸਤਾਰਹ ਮਾਡਲ ਨੌਵਾਂ ਮਹੀਨਾ ਆ ਹਮ

ਉਹ ਯਾਰ ਰੇੜੀ ਰੂੜੀ ਦਾ ਜੁਗਾੜ ਕਰਨਾ ਉਹ ਕਰਨਾ ਕੇ ਨਹੀਂ ਹਜੇ।

ਲੱਭ ਦੋ ਤੇ ਵਧੀਆ ਗੱਲ ਆ ਪਾਜੀ ਮੇਹਰਬਾਨੀ ਹੈ ਆਹੋ ਹਮ ਓਥੇ ਪੁੱਛਣਾ ਸੀ ਜਫ਼ਰਵਾਲ ਨਾਨਕੇ ਆਪਣੇ ਜਿਹੜਾ ਕਹਿੰਦਾ ਸੀ ਇਕ ਮੁੰਡਾ। ਆਹੋ ਓਥੇ ਮੈਂ ਜਾਣਾ ਵਾ ਸ਼ਾਮ ਨੂੰ ਪੁੱਛ ਕੇ ਆਉਂਦਾ ਹਮ ਤੇ ਮਾਮੇ ਤੇਰੇ ਨੇ ਵੇਚ ਦਿੱਤਾ ਉਹ ਲਾਲ ਜੇਹਾ। ਹਾਂਜੀ ਉਹ ਮਾਮੇ ਹੁਣਾ ਵੇਚ ਦਿੱਤਾ।

ਹਮ ਉਹਨਾਂ ਨੇ ਪੈਸ਼ਨ ਲਿਆ ਉਹ star city ਸੀ ਨਾ ਉਹ ਵੇਚ ਦਿੱਤਾ। ਅੱਛਾ TVS ਸੀ ਜਿਹੜਾ honda ਵਾਲਾ TVS ਹਾਂਜੀ starcity

ਉਹ ਦੇ ਦਿਤਾ ਵਾ ਤੇ ਹੁਣ ਓਹਨਾ ਲਿਆ ਪੈਸ਼ਨ ਲਿਆ ਵਾ passion plus ਉਹ ਵੀ motorcycle ਵੈਸੇ ਵਧੀਆ engine ਊਂਜਨ set ਹੈ ਓਹਦਾ।

ਉਹ ਓਹਨੇ ਲਿਆ ਸੀ ਬਾਰਾਂ ਹਜ਼ਾਰ ਦਾ।

ਹਮ ਪੰਜ ਮੋਡਲ ਆ। ਪੰਜ ਨਹੀਂ ਛੇ ਛੇ ਮੋਡਲ ਛੇ ਮੋਡਲ ਆਹੋ ਚੰਗਾ ਹੈ motorcycle ਛੇ ਅਮ engine ਬੜਾ ਸੈੱਟ ਹੈ ਓਹਦਾ engine ਮਾਸਾ leak ਲੁਕ ਨੀ ਹੈ ਬਿਲਕੁਲ ਸਾਫ, ਨਾ ਕੱਟਾ ਮਿਟੀ ਜਮਿਆ ਤੇਲ ਤੁਲ ਜਮਿਆ ਵਧੀਆ motorcycle ਚੱਲਣ ਚ ਵੀ ਐਨ ਵਧੀਆ ਵਾ। ਆਵਾਜ਼ ਅਵੁਜ਼ ਹੈਨੀ ਏਨ੍ਹੀ motorcycle ਦੀ engine ਦੀ ਆਵਾਜ਼ ਹੈਨੀ। ਹਹ ਮੈਂ ਕਿਹਾ ਕਿਹੜੇ ਪਿੰਡੋ ਲਿਆ ਸੀ ਉਹਨਾਂ ਪਿੰਡੋ ਹੀ ਲਿਆ ਸੀ ਇਥੋਂ ਜਫਰਵਾਲ ਪਾਸਟਰ ਹੀ ਕੋਈ ਤੇ। ਪਾਸਟਰ ਸੀ ਕੋਈ ਤੇ ਉਹਦੇ ਕੋਲੋਂ ਲਿਆ ਸ਼ਮਾ ਨਹੀਂ ਸ਼ਮਾ ਜਿਹੜਾ ਮੁੰਡਾ।

ਕਬੂਤਰਾਂ ਵਾਲਾ ਓਹਨਾ ਦੇ ਓਹਨਾ ਦੇ ਘਰ ਲਾਗੇ ਇਕ ਪਾਸਟਰ ਹੈ ਕਾਕੂ ਕਾਕੂ ਪਾਸਟਰ ਓਹਨੂੰ ਕਹਿੰਦੇ ਹੈ ਕਾਕੂ ਪਾਸਟਰ। ਆਹੋ ਤੇ ਕਾਕੂ ਦਾ ਮੈਨੂੰ ਪਤਾ ਵਾ। ਹਾਂਜੀ ਵਾਲ ਓਹਦੇ ਮੇਰੇ ਵਾਂਗੂ ਥੋੜੇ ਥੋੜੇ ਝੜੇ ਇਕ ਦੋ ਵਾਰੀ ਇਥੇ ਵੀ ਆਇਆ ਵਾ ਆਪਣੇ ਆਹੋ ਆਹੋ ਆਹੋ ਸਲੇਰੇਆ ਜੇ ਰੰਗ ਦਾ। ਹਾਂਜੀ ਹਾਂਜੀ ਹਾਂਜੀ ਤਾਂਹ ਨੂੰ ਵਾਲ ਵਾਉਂਦਾ ਤੇ ਅਗੋਂ ਵਾਲ ਝੜੇ ਹੁੰਦੇ। ਆਹੋ ਆਹੋ ਆਹੋ ਤੇ ਮੁੱਛਾਂ ਨਹੀਂ ਰੱਖਦਾ ਖਰੇ।

ਆਹੋ ਉਹਨਾਂ ਦੇ ਲਾਗੇ ਸ਼ਮਾ ਮੁੰਡਾ ਜਿਹੜਾ।

ਆਹੋ ਉਹਨਾਂ ਦੇ ਘਰ ਗਿਆ ਹਾਂ ਇਕ ਵਾਰੀ ਮੈਂ। ਹਮ ਬਾਹਰੋਂ ਵੀ ਹੋ ਕੇ ਆਇਆ। ਆਹੋ ਆਹੋ ਟਾਈਲ ਦਾ ਕੰਮ ਕਰਦਾ ਖਰੇ। ਟਾਈਲ ਦਾ ਕੰਮ ਕਰਦਾ ਖਰੇ ਇੰਟਰਲੋਕ ਦਾ ਕਰਦਾ ਸੀ

ਅੱਛਾ ਅੱਛਾ ਹਾਂ ਤੇ ਇੱਟ ਉੱਤੇ ਸੁੱਟਵਾਈ ਸੀ ਘਰ ਓਦੋਂ ਕਹਿੰਦਾ ਸੀ ਕਹਿੰਦਾ ਸੀ ਇਕ ਕਮਰੇ ਪਾਉਣੇ ਮੈਂ। ਅੱਛਾ ਅੱਛਾ ਅੱਛਾ ਹਾਂ ਪਾ ਲਏ ਕਮਰੇ ਪਾਉਣੇ ਪਹਿਲਾਂ।

ਵਧੀਆ ਘਰ ਆਹੋ ਵਧੀਆ ਘਰ ਬਣਾਇਆ ਓਹਨੇ। ਚੱਲ ਵਧੀਆ ਹੋਰ ਸੁਣਾ ਵਾਵਾ ਚਿਰ ਹੀ ਹੋ ਗਿਆ ਤੈਨੂੰ ਵੀ ਲੱਗਦਾ ਓਥੇ ਚੱਕਰ ਮਾਰੇ ਨੂੰ। ਹਾਂਜੀ ਹਾਂਜੀ ਵਾਵਾ time ਹੋ ਗਿਆ।

ਉਹ ਵੀ ਹੁਣ ਉਹ ਦਿਹਾੜੀ ਵੱਟੇ ਦਾ ਕੰਮ ਓਹਨੇ ਛੱਡ ਤਾ ਵਾ ਤੇ ਉਹ ਵੀ ਹੁਣ ਏਦਾ ਕਰਦਾ ਕੰਮ।

ਹਾਂਜੀ ਹਾਂਜੀ ਕਬਾੜ ਦਾ ਕੰਮ ਕਰਦਾ। ਆਹੋ ਆਹੋ ਕਬਾੜ ਦਾ ਕੰਮ ਬੜਾ ਵਧੀਆ ਚੱਲਣ ਡੇਆ ਗੁਰੂਆ ਓਹਨੇ ਉਹ motorcycle ਬੜਾ top ਦਾ ਰਖਿਆ ਹੀ ਉਹ ਬੋਕ੍ਸਰ motorcycle ਸੀ ਉਹ। ਤੇ ਆਪ motorcycle ਸੀ ਨਾ ਲਾਲ ਰੰਗ ਦਾ। ਆਹੋ ਵਧੀਆ ਕੰਮ ਚਲਣ ਡੇਆ ਤੁਹਾਨੂੰ ਕਿਥੇ ਮਿਲਿਆ । ਉਹ ਮਿਲਿਆ ਸੀ ਯਾਰ ਮੈਂ ਲਗਿਆ ਸੀ ਉਹ ਕੰਮ ਤੇ ਕੁੱਖਾਂ ਮਿਸਤਰੀ ਨਹੀਂ ਜਿਹੜਾ।

ਕੁੱਖਾਂ ਮੁੰਡਾ ਜੁਲਾਇਆ ਜਿਹੜਾ।

ਉਹਨਾਂ ਦੇ ਘਰ ਕੰਮ ਤੇ ਲੱਗੇ ਹਾਂ ਤੇ ਮੈਂ ਓਥੇ ਸੜਕ ਤੇ ਏਦਾਂ ਰਸਟ ਰੁਸਟ ਉਹ ਕਰੀਦੀ ਏਦਾਂ ਤੇ ਓਥੇ ਮੈਂ ਬੈਠਾ ਹਾਂ ਆਪਣੇ ਧਿਆਨ ਹੀ ਬੈਠਾ ਹਾਂ ਤੇ ਲਾਗੇ ਆਣ ਕੇ ਖਲੋ ਗਿਆ ਓਹਨੂੰ ਨਹੀਂ ਪਤਾ ਸੀ ਕੌਣ ਕੌਣ ਨਹੀਂ। ਤੇ ਏਦਾਂ ਕਰਕੇ ਮੈਂ ਪਰਨਾ ਪੂਰਨਾ ਜੇਹਾ ਲਪੇਟੀਆ ਤੇ ਉਹ ਇਕ ਦਾ ਮੁੰਡਾ ਸੀ ਮੈਂ ਤੇ ਉਹ ਤੇ ਜਾਂਗ ਸਾਡੇ ਪਿੰਡ ਦਾ।